ਚਲੋ ਵਧੀਆ ਵੋਟੀਆਂ ਨੇ ਜਾਣਾ ਹੁਣ ਹਾਂ ਤਾਹਿ ਤੇ ਮੈਂ ਕਿਆ ਹੁਣ ਸਾਡਾ time ਖਤਮ ਹੋ ਗਯਾ

ਹੋਰ ਬੱਸ ਵਧੀਆ

ਚਲੋ ਵਧੀਆ ਹੀ ਹੋਣਾ ਚਾਹੀਦਾ ਆਪਸ ਚ ਮਿਠਾਸ ਪਿਆਰ ਹੋਣਾ ਚਾਹੀਦਾ

ਹੋਰ ਹੋਰ ਕਿਧਰੇ ਨਹੀਂ ਕਦੀ ਜਾਂਦੇ ਫੇਰ ਰਿਸ਼ਤੇਦਾਰੀਆਂ ਦੇ ਰਿਸ਼ਤੇਦਾਰੀਆਂ ਤੇ ਉਹਦਰ ਹੀ ਨੇ ਦੀਦੀ ਸਾਰੇ ਪੰਜਾਬ ਵੱਲ ਹੀਣੇ ਨਾਨਕੇ ਮੇਰੇ local ਹੀਣੇ

ਹੰ ਬਚੇ ਛੋਟੇ ਹੈ ਨਾ ਤੇ time ਨਹੀਂ ਲਗਦਾ ਕਿਧਰੇ ਜਾਨ ਦਾ ਬੱਚਿਆਂ ਦਾ school ਓਹਨਾ ਨੂੰ ਲੈਣ ਵੀ ਜਾਣਾ ਹੁੰਦਾ ਅੱਛਾ ਤੇ ਲੈਣ ਵੀ ਤੁਹੀ ਜਾਂਦੀ ਏ ਛੱਡਣ ਵੀ ਤੁਹੀ ਜਾਂਦੀ ਏ ਨਹੀਂ ਛੱਡਣ ਇਹ ਆਪ ਹੀ ਜਾਂਦੇ ਨੇ ਪਾਪਾ ਇਹਨਾਂ ਦੇ ਬੱਚਿਆਂ ਦੇ

ਪੈਦਲ ਹੀ ਜਾਣਿਆ ਮੈਂ ਤੇ ਕੋਲ ਹੀ ਏਧਰੋਂ ਦੀ school

ਉਹ ਸਾਡੀ ਵੋਟੀ ਤੇ active ਲੇਤੀ ਹੋਇਐ ਤੇ ਬੱਸ ਓਹਦੇ ਤੇ ਜਾਂਦੀ ਏ ਓਹਦੇ ਤੇ ਹੀ ਲੈਂਦੀ ਏ ਬੱਸ

ਹੁੰਮ ਸਾਡਾ ਘਰ ਦੂਰ ਪੈਂਦਾ ਕਾਫੀ ਦੂਰ ਪੈ ਜਾਂਦਾ ਤੁਹਾਡੇ ਘਰ ਤੋਂ

ਹੋਰ ਬੱਸ ਵਧੀਆ ਹੋਰ ਸੁਨਾਦੋ ਕੁਛ ਹੋਰ ਸੁਨਾਦੋ ਹੋਰ ਕੋਈ ਰਿਸ਼ਤੇਦਾਰੀਆਂ ਦਾ ਪਿਆਰ ਪਿਯੂਰ ਵਧਾ ਦੋ ਰਿਸ਼ਤੇਦਾਰੀਆਂ ਜਿਹਨਾਂ ਨਾਲ ਹੈਗਾ ਪਿਆਰ ਤੇ ਬਹੁਤ ਜ਼ਿਆਦਾ ਤੇ ਜਿਹਨਾਂ ਨਾਲ ਨਹੀਂ ਹੈਗਾ ਤੇ ਉਹ ਬਿਲਕੁਲ ਹੈ ਨਹੀਂ

ਇੱਕੋ ਹੀ ਭੈਣ ਹੈਗੀ ਮੇਰੀ ਪਿਆਰ ਵਾਲੀ ਉਹ ਵੀ ਅੱਜ ਕਲ ਹੁਣ ਬਦੁ ਦੂਰ ਰਹਿੰਦੀ busy ਰਹਿੰਦੀ

ਬੱਚੇ ਵੀ ਛੋਟੇ ਆ ਨਾ ਮਾਸੀ ਦੇ ਹਨਜੀ ਤਦੇ ਕਿਆ ਨਾ ਓਹੀ ਹੈਗੀ ਏ ਭੈਣ ਮੇਰੀ ਤੇ ਓਹਦੇਵ ਨਾਲ ਹੀ ਪਿਆਰ ਏ ਤੇ ਓਹੀ ਸਾਨੂ ਮੇਨੂ ਦੂਰ ਛੱਡ ਗਯੀ ਏ ਹੁਣ ਫੇਰ ਮੈਂ ਕੱਲੀ ਹੋ ਗਇਆ

ਛੋਟੇ ਨੇ ਨਾ ਮਾਸੀ ਦੇ ਤੇ ਤਾ ਫੇਰ ਆਂਦੇ ਜਾਂਦੇ ਘਟ ਨੇ ਹਾਂ ਨਾਲੇ ਦੂਰ ਪੈ ਗਯਾ ਨਾ ਇਥੇ ਅੱਗੇ ਨੇੜੇ ਸੀ ਤੇ ਚਲੇ ਵੀ ਜਾਂਦੇ ਸੀ ਤੇ ਆ ਵੀ ਜਾਂਦੇ ਸੀ ਮੈਂ ਵੀ ਚਲੇ ਜਾਂਦੀ ਸਾ ਤੇ ਹੁਣ ਬੜੀ ਦੂਰ ਮਕਾਨ ਲਾਲੀਆਂ ਦਾ ਹਨ ਨੇ ਤੇ ਇਸ ਕਰਕੇ ਮੇਰੇ ਕੋਲ ਤੇ ਨਾ ਜਾਯਾ ਜਾਂਦਾ ਤੇ ਨਾ ਉਹ ਆ ਸਕਦੇ ਨੇ ਹੁਣ ਨਹੀਂ ਤੇ ਭਾਭੀ ਨਾਲ ਆ ਜਾਯਾ ਕਰੋ active ਤੇ

ਭਾਭੀ ਨਾਲ active ਤੇ ਆ ਜਾ ਯਾ ਕਰੋ ਨਹੀਂ ਫੇਰ ਦੋ ਜਣੇ ਅੱਸੀ ਗੁਜਾਰਾ ਨਹੀਂ ਚਲਦਾ ਦੋਵੇਂ ਜਣੇ ਅੱਸੀ ਬਿਲਕੁਲ ਨਹੀਂ ਆ ਸਕਦੀਆਂ

ਹਾਂ ਉਹ ਤੇ ਹੈ ਹੀਏ ਫੇਰ ਕੋਈ ਆ ਹੀ ਜਾਂਦਾ ਘਰ ਹਾਂ ਬੱਸ ਤਾਲਾ ਬੰਦ ਹੋਏ ਤੇ ਫੇਰ ਕਾਫੀ ਪ ਪਰੇਸ਼ਾਨ ਰਹਿੰਦਾ ਬੰਦਾ ਹੋਰ

ਚਲੋ ਠੀਕ ਏ ਦੀਦੀ ਸਤਿ ਸ਼੍ਰੀਅਕਾਲ

ਹੋਰ ਹੋਰ ਠੀਕ ਏ ਹੋਰ ਕਿਆ ਕਰਦੇ ਵਧੀਆ

ਰਾਜ ਦਾ ਹੋਕ

ਕਿਆ ਕਹਿੰਦੀ ਤੀ ਗੱਲਆ ਕਰਦੀ ਰਹੀ ਆਪਣੀਆ ਉਹ ਹਜੇ ਆਪਣੀ ਗੱਲਾਂ ਕਰਦੀ ਰਹੀ ਮੈਂ ਕਿਹਾਂ ਹਮ

ਹਾਂ ਕਹਿੰਦੀ ਬਹੁਤ ਬਹੁਤ ਬਹੁਤ ਪਿਆਰਾ ਨਾ ਐ ਅੜੀਏ

ਅੱਛਾ ਤੂੰ ਸੋਹਣਾ ਨਾ ਰੱਖਿਆ ਕਹਿੰਦੀ ਅਮ ਦੇ ਨਾ ਤੇ ਆ ਤਾਂ ਉਹਨੂੰ ਪਸੰਦ ਆਇਆ

ਰਾਧਾ ਰਾਣੀ ਦੇ ਨਾਮ ਤੇ ਹਾਂ ਅਮ ਕਹਿੰਦੇ ਕਿਸਨੇ ਰਖਾਇਆ ਮੈਂ ਕਿਹਾਂ ਤਾਨੀਆ ਨੇ ਬੂਆ ਨੇ ਅੱਛਾ ਨਾਮ ਰੱਖਾ ਕਹਿੰਦੇ ਕਹਿੰਦੀ ਬੂਆ ਨੇ ਅੱਛਾ ਨਾਮ ਰੱਖਾ ਅਮ ਕਹਿ ਸ਼ਿਮਲੇ ਆਉਣਾ ਆ ਸ਼ਿਮਲੇ ਕਹਿੰਦੀ ਚੰਡੀਗੜ ਤਕ ਆਨਾ ਚੰਡੀਗੜ ਤੇ ਬਹੁਤ ਬੱਸਾਂ ਸ਼ਿਮਲੇ ਦੀਆ ਅੱਛਾ ਅੱਛਾ ਥੋਨੂੰ ਬਲਾਂਦੀ ਤੀ

ਮੈਂ ਕਿਹਾਂ ਕੋਈ ਨੀ ਕਹਿੰਦੀ ਫਿਰ ਸਰਦੀਆ ਆ ਮੇ ਮੈਂਨੀ ਕਹਿੰਦੀ ਏਹੀ ਟੈਮ ਐ ਯਹਾ ਪੇ ਆਨੇ ਕਾ ਹੈਂ ਕਹਿੰਦੀ ਠੰਡ ਤਾਨੀ ਗਰਮੀ ਤਾਨੀ ਐ ਨਹੀਂ ਨਹੀਂ ਕਹਿੰਦੀ ਅਭ ਵੀ ਬਾਦਲ ਸ਼ਾਏ ਹੁਏ ਕਹਿੰਦੀ

ਪਰ ਅੱਜ ਤਾਂ ਮੋਸਮ ਏਦਰ ਵੀ ਹੈਗਾ ਥੋੜਾ ਥੋੜਾ ਖਰਾਬ ਹਮ ਕਹਿੰਦੀ ਮੈਂ ਕਿਹਾਂ ਕੂਲਰ ਕਾਲਰ ਲਾਏ ਵੇ ਕਹਿੰਦੀ ਨਾ ਕੂਲਰ ਨੀ ਹਮ ਲਗਾਤੇ ਕਹਿੰਦੀ ਪਾਖੇ ਹੈਂ ਓਹ ਵੀ ਕਬੀ ਕਹਿੰਦੀ ਅੱਧੀ ਤਬੀਤ ਤਾਂ ਥੋਡੀ ਉਦੇ ਖਰਾਬ ਹੋ ਜਾਣੀ ਪੈਹਲਾ ਜਾਂਦਿਆ ਡਿ ਓਹੀ

ਹੋਰ ਘਰੇ ਪਾਪਾ ਹੁੰਦੇ ਨਾ ਹੁਣ ਅਸੀਂ ਜਾਇਆ ਨਾ ਤਾਂ ਹਮ ਨਾਲੇ ਜੇ ਦਵਾਈ ਖਾਲੋਂ ਦਵਾਈ ਤੇ ਸੁੱਤੇ ਰਹਿਣਾ ਰਾਮ ਨਾਲ਼ ਅਹ ਦਵਾਈ ਖਾ ਕੇ ਵੀ ਫਰਕ ਐ ਮੈਂ ਕਿਹਾਂ

ਹੋਰ

ਮੈਨੂੰ ਨਿਮ ਦਾ ਆਇਆ ਤਾਂ phone

ਪਤਾ ਨੀ ਕਿੱਦਾਂ ਕਿੱਦਾਂ ਪੁੱਜਿਆ ਆ ਕੇ ਕਹਿੰਦੀ ਬੜਾ ਈ ਹਾਲ ਖਰਾਬ ਐ ਇਹਦਾ

ਉੱਥੇ ਈ ਤਾ ਰੋਪੜ ਅੱਛਾ ਅੱਛਾ ਹਮ ਅੱਛਾ ਕਹਿੰਦੀ ਤੋਰੁ ਨੂੰ ਕਰਦਾ ਰਿਹਾ phone ਸਵੇਰ ਦਾ ਹਮ ਹਰ ਕੇ ਜਦ ਉਣ ਚੱਕਿਆ ਨੀ ਫਿਰ ਉਹਨੇ ਪਤਾ ਨੀ ਕਿੱਦਾਂ ਕਿੱਦਾਂ ਆ ਕੇ ਪੁੱਜਿਆ ਕਹਿੰਦੀ ਆਹ ਅੱਛਾ ਕਹਿੰਦਾ ਮੈਨੂੰ ਛੱਡਿਆ ਉੱਥੇ ਪ੍ਰਭ ਆਸਰੇ ਅਮ

ਫੇਰ ਮੈਂ ਕਿਹਾਂ ਵੀਰ ਹੁਣ ਏਥੇ ਰਹਿਲਾ ਤੂੰ ਸਾਡੇ ਕੋਲ ਹਮ ਕਹਿੰਦੀ ਇੱਦਾਂ ਦਾ ਟੈਮ ਨਾ ਅਵੇ ਕਿਸੇ ਪਰ ਵੀ ਹਮ ਸਹੀਂ ਗੱਲ ਐ ਕਹਿੰਦੀ ਵੀ ਜੇ ਜੀਂਦੀ ਰਹਿੰਦੀ ਨਾ ਉਣ ਸਾਰ ਲੈਣਾ ਤਾਂ ਆਪਣਾ ਈਤੇ ਨੀ ਹੋਇਆ ਕਰਦਾ ਕਹਿੰਦੀ ਹਾਂ ਇੱਕ ਤਾਂ ਈਤੇ ਏਹ ਆ ਵੀ

ਓਹੀ ਜੇ ਤਬੀਤ ਵੀ ਠੀਕ ਹੁੰਦੀ ਤਾਂ ਵੀ ਤਾ ਵੀ ਕਗਲ ਸੇਹਤ ਠੀਕ ਐ ਬੰਦੇ ਦੀ ਹਾਂ ਉਹ ਤਾਂ ਕਦੀ ਕਿਤੇ ਜਾਂ ਆਇਆ ਕਦੇ ਕਿਤੇ ਜਾਂ ਆਇਆ ਹਮ ਓਹੀ ਐ ਨਾ ਪੈਨਸ਼ਨ ਹੈਗੀ ਦੱਸ ਬਾਰਾਂ ਪੰਦਰਾਂ ਹਜ਼ਾਰ ਰੁੱਪਈਆ ਓਹੀ ਐ ਨਾ ਪੈਨਸ਼ਨ ਵੀ ਨੀ ਹੈਗੀ ਹੈਗੀ ਐ ਪੈਨਸ਼ਨ ਵੀ ਨੀ ਹੈਗੀ ਹੈ ਵੀ ਕੁਸ਼ ਪੱਲੇ ਵੀ ਨੀ ਐ, ਤਾਂ ਵੀ ਨੀ ਦੇਖਦੇ ਅੜੀਏ ਨਿਆਣੇ

ਹੋਰ, ਹੁਣ ਬੀਬੀ ਦੇ ਘੁਮਿਆ ਈ ਕਰਦੇ

ਓਹੀ ਬੀਬੀ ਦੇ ਘੁਮਿਆ ਈ ਕਰਦੇ ਹੁਣ

ਇਦੇ ਹੁੰਦਾ ਭਾਈ ਅੱਜ ਕੱਲ ਪੈਸੇ ਆਲੇ ਬੰਦੇ ਦੀ ਹੋਈ value ਆ

ਦਿਨ ਪੈਸੇ ਵਾਲੇ ਵੀ ਚਾਹੀਦੇ ਐ ਏਲੇ ਵੀ ਨੀ ਐ ਕਹਿੰਦੀ ਤੂੰ ਵੀ ਆਪਣਾ ਕਰ ਕਹਿੰਦੀ, ਤੂੰ ਵੀ ਨੀ ਕਹਿੰਦੀ ਉਹ ਕਰ, ਰਾਜ ਕਹਿੰਦੀ ਤੀ ਕਹਿੰਦੀ ਤੂੰ ਕੁਸ਼ ਕੰਮ ਖੋਲ ਲੈ ਆਪਣਾ, ਪੈਸੇ ਰੱਖੀ ਜਾਂ ਕਹਿੰਦੀ ਥੋੜੇ ਥੋੜੇ ਟੈਮ ਦਾ ਨੀ ਕਹਿੰਦੀ ਪਤਾ ਹੁੰਦਾ ਏਹੀ ਗੱਲ ਐ ਮੈਂ ਕਿਆ ਕਰਾ, ਕਿਆ ਕਰੀਏ ਮੈਂ ਕਿਹਾਂ ਕਿੱਥੇ ਤੇ ਕਰੀਏ ਅੱਗ ਲੱਗਣੇ ਪੈਸੇ ਆਹ ਏਥੇ ਕੀ ਓਹੀ ਹੁਣ ਕਿਆ ਕਰੀਏ ਅਸੀਂ ਤਾਂ ਫੇਰ ਕਿਆ ਕਰੀਏ ਹੋਰ ਕਹਿਣੇ ਨੂੰ ਤਾਂ ਸਾਰੇ ਕਹਿ ਦਿੰਦੇ ਏਹ ਤਾਂ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਉਹਨੂੰ ਹਮ ਕਹਿਣੇ ਨੂੰ ਤਾਂ ਸਭ ਕਹਿ ਦਿੰਦੇ ਓਹੀ ਐ ਕਹਿਣੇ ਨੂੰ ਤਾਂ ਸਾਰੇ ਕਹਿ ਦਿੰਦੇ

ਤਮਨਾ ਤਾਂ ਹੁਣ ਮੇਰੇ ਮਨ ਤੇ ਈ ਉੱਤਰਗੀ ਅਮ ਮੈਂਨੂੰ ਤਾਂ ਮੈਂਨੂੰ ਤਾਂ ਜ਼ਰਾ ਨੀ ਮੈਂ ਕਹਿੰਦੀ ਨਾ ਵਿਆਹਕੜੇ ਨੂੰ ਜਾਂਦੇ ਤਾਂ ਨਾ ਏਦਾਂ ਹੁੰਦਾ ਹਮ ਹੋਇਆ ਵਿਆਹ ਇਹਦਾ ਜ਼ਰਾ ਇਹਨਾਂ ਦੇ ਯਾਦ ਚਿੱਤ ਨੀ ਐ ਮੜਾਂ ਵੀ ਨੀ ਐ ਨਹੀਂ ਮਾੜਾ ਮੋਟਾ ਵੀ ਚੱਲ ਬੰਦਾ ਕਰਦਾ ਹੈਂ ਹਮ ਦੁਖ ਵੀ ਉਦਾ ਇਸ ਗੱਲ ਦਾ ਐ

ਇਹਨਾਂ ਦਾ ਕੋਹਲੀਆਂ ਵੀ ਨਾ ਟਪਿਆ

ਚੱਲ ਛੱਡ ਹੋਰ

ਹੋਰ ਤਾਂ ਕਿਸੇ ਦਾ ਨੀ ਆਇਆ phone ਹੈਨਾ ਲੈ ਹੋਰ ਨੀ ਆਇਆ ਨਿਮੋ ਦਾ ਹੋਈ ਆਇਆ ਤਾ ਨਿਮੋ ਨੂੰ ਦੱਸਿਆ ਕੱਲ ਮੈਂ ਮੈਂ ਕਿਹਾਂ ਨੀਤੂ ਦਾ phone ਆਇਆ ਥਾ ਮੈਂ ਕਿਹਾਂ ਪਹਿਲਾਂ ਕਰਦੀ ਰਹੀ ਹੋਰ ਠੀਕ ਐ ਮੈਂ ਕਿਹਾਂ ਮੈਂ ਕੀਤਾ ਤਾ ਵੀ ਨਾਨਕਿਆ ਤੇ phone ਆਇਆ, ਮੈਨੂੰ ਤਾਂ ਆਗਿਆ ਮਾਮੇ ਹੁਰਾਂ ਦਾ ਤੇ ਓਹ ਕਰਦੇ ਰਹੇ ਵਾਰੀ ਵਾਰੀ phone ਮੈਂ ਸੁੱਤੀ ਪਈ ਤੀ ਚੱਕਿਆ ਨੀ ਫਿਰ ਸੁਨੀਤਾ ਭਾਬੀ ਦਾ ਆਇਆ ਸ਼ਾਮ ਨੂੰ

ਹੰਜੀ

ਹੈਲੋ।

ਹਾਂਜੀ ਤਾਈ ਕੀ ਕਰਨ ਦੇ ਜੇ?

ਠੀਕ ਆ ਪ੍ਰੋਹਣੇ ਆਏ ਅੜੀਏ ਓਹਨਾ ਖਪਾਹ ਈ ਮਾਰ ਛੱਡਿਆ।

ਹੋਰ ਸਬਜ਼ੀ ਕੀ ਬਣਾਲੀ?

ਹੋਰ ਗੋਭੀ ਬਣਾ ਖਵਾ ਕੇ ਕਲਾਤਾ। ਅੱਛਾ ਅੱਛਾ ਚੱਲ ਵੀ ਗਏ ਆ

ਚਲੋ ਬੜੇ ਛੇਤੀ ਕਲਾਏ ਆ। ਕਿਉਂ ਰੋਟੀ ਪਾਣੀ ਖਾ ਕੇ ਗਏ ਆ। ਸਾਡੇ ਤੇ ਅਜੇ ਆਏ ਨਹੀਂ ਆ